ਵੀ ਸਾਰੇ ਬੱਚੇ ਉੱਪਰ ਸਿੱਕ ਕੇ ਪਹਿਲਾਂ ਫ਼ਿਰ ਨੀਚੇ ਆਏ ਵੀ ਨੀਚੇ ਕਿੰਨਾ ਅੱਛਾ ਅੱਛਾ ਕੱਢਾਈ ਕੱਢ ਰਹੇ ਏ ਉਹ

ਫੁਲਕਾਰੀ ਬਹੁਤ ਅੱਛੀ ਏ ਮਤਲਬ ਅੱਜ ਕੱਲ tread sing ਵਿੱਚ ਚੱਲ ਰਹੀ ਏ ਫੁਲਕਾਰੀ ਇਹਨਾ ਦੀ

ਮਤਲਬ ਫੁਲਕਾਰੀ ਦਾ ਏਹ ਮਤਲਬ ਸਾਰੇ ਹੀ ਏਹੀ ਚਾਦੇ ਵੀ ਹੁਣ ਤਾਂ ਫੁਲਕਾਰੀ ਦੇ suit ਵਗੇਰਾ ਵੀ ਆ ਗਏ

ਕਿੰਨੀ ਅੱਛੀ ਲੱਗੂਗੀ ਫੁਲਕਾਰੀ ਜਿਵੇਂ ਰੋਜ Valium ਵਗੇਰਾ ਪਾਵੇ

ਜਿਵੇਂ ਆਹ ਉਹਚ ਗਲੇ ਗਲੇ ਪਰ ਨਾ ਆ ਗਿਆ

ਤੇ ਪੱਲਿਆ ਪਰ ਆਂ ਗਿਆ ਕੱਲੇ ਕੱਲੇ ਪੱਲਿਆ ਪੱਲਿਆ ਪਰ

ਦੇਖ ਜਿਵੇਂ ਮਤਲਬ ਜਿਵੇਂ ਆਪਾ blow ਰੋਜ bellum ਪਾਦੇ ਹਾਂ ਆਹ ਕਰੀਮ ਦੇ color ਵਿੱਚ ਨਾ ਅਹ red color ਦੇ ਰੋਜ Valium ਪਾਦੋ ਤੇ ਅਹ ਉਹਦੇ ਨਾਲ MEH run MEH run ਜਾਂ color ਕੁੱਛ ਜਾਂ

color combination ਕਰਕੇ ਰੋੱਜ Valium ਦੇ ਕਿੰਨੇ ਅੱਛੇ ਲੱਗਣ ਗਏ ਨਾ ਉਹਦੇ ਹਾਂਜੀ ਹਾਂਜੀ rose Valium ਬਹੁਤ ਅੱਛਾ ਲੱਗਦਾ ਹੈਨਾ ਮਤਲਬ ਉਹਨੂੰ time ਤਾ ਲੱਗਦਾ ਪਰ ਥੋੜਾ ਜਾਂ but ਉਹ ਅੱਛਾ ਬਹੁਤ ਲੱਗਦਾ color ਪਾਇਆ ਨਾ ਹਾਂਜੀ ਉਹਦਾ ਜਿਵੇਂ ਵੀ ਘਰ ਸਾਡੇ ਆਪਾ ਵੀ ਅਹ ਆਪਾ ਕਹਿਣੇ ਹਾਂ ਆਪਾ rose Valium ਪਾਕੇ ਜਿਵੇਂ ਇੱਕ ਖੁੱਜਾ ਖੁੱਜਾ ਜਦਕਿ ਪੂਰਾ ਪੱਲਾ ਨਹੀਂ ਆਪਾ fill ਕਰਨਾ ਹੁੰਦਾ rose bellum ਦਾ

ਵੀ ਆਪਣੇਂ ਪੱਲੇ ਪੱਲੇ ਪੇ ਵੀ ਅੱਚਾ ਲੱਗੂਗਾਂ ਹਾਂਜੀ ਮਤਲਬ ਜ਼ੇ ਆਪਾ ਮਤਲਬ ਪੱਲਾ ਨਹੀ ਕਹਿੰਦੇ ਹੈਗੇ ਆਪਾ ਛੋਟਾ ਛੋਟਾ ਮਤਲਬ ਸਾਈਡਾਂ ਪਰ ਪੱਲਿਆ ਤੇ ਬਣਾ ਸਕਦੇ ਹੈਨਾ ਮਤਲਬ ਬਰੀਕ ਬਰੀਕ design ਹੈਨਾ ਤੇ ਆਪਾ ਪੱਲੇ ਦੇ ਖੁੱਜਿਆ ਵਿੱਚ ਵੀ ਬਣਾ ਸਕਦੇ ਏ ਜਿਵੇਂ ਪੱਲੇ ਦੇ ਦੋ ਖੁੱਜੇ ਹੁੰਦੇ ਏ ਹੈਨਾ ਤਾਂ ਆਪਾ ਇੱਕ ਖੁੰਜੇ ਵਿੱਚ ਐਵੇ ਖੁੰਜਾਂ ਬਣਾ ਕੇ ਮਤਲਬ ਖੁੰਜ਼ੇ ਵਾਲਾਂ design ਤਿਆਰ ਕਰਕੇ ਹੈਨਾ ਤਾਂ ਆਪਾ ਖੁੰਜ਼ੇ ਵਿੱਚ ਵੀ ਬਣਾ ਸਕਦੇ ਹੁਣ ਤਾ ਸੋਹਣਾ ਲੱਗਦਾ ਏ ਹਾਂ ਉਹ ਵਾਲਾਂ ਵੀ ਹੋ ਸਕਦਾ ਹੈ ਪਰ ਲੇਕਿਨ ਜ਼ੇ ਕਿਸੇ ਫਰੋਕ ਪਰ ਕਢਾਈ ਕੰਢਾਣੀ ਹੋਵੇ ਜਿਵੇਂ ਕੱਲੇ ਨੀਚੇ ਘੇਰੇ ਘੇਰੇ ਪਰ ਹੋ ਜਵੇ ਉਹਦਾ ਹਾਂਜੀ ਘੇਰੇ ਪਰ ਵੀ ਅੱਛੀ ਲੱਗਦੀ ਏ ਮਤਲਬ ਘੇਰੇ ਪਰ ਏਹ ਏ ਵੀ ਉਹ ਜਿਆਦਾ ਬੜਾ ਬੜਾ ਨਹੀਂ ਅੱਛਾ ਲੱਗਦਾ ਹੈਗਾ ਮਤਲਬ ਬਰੀਕ ਬਰੀਕ ਕੱਢਿਆ ਹੋਵੇ ਬਹੁਤ ਸੋਹਣਾ ਲੱਗਦਾ ਏ ਉਹਦੇ ਵਿੱਚ ਵੀ ਜਿਵੇਂ ਪਾਦੇ ਮਾੜੇ ਮਾੜੇ

ਮਤਲਬ ਗਲੇ ਦੇ ਹੈਨਾ ਵੀ ਆਪਾ ਗਲੇ ਦੇ ਤਾਂ ਨਹੀਂ ਇੱਕਲਾ ਕਹਿੰਦੇ ਜਿਵੇਂ ਆਪਾ upper body ਨਹੀਂ ਹੁੰਦੀ ਸਾਰੀ

ਹਾਂ ਏਹ ਵੀ ਹੋ ਸਕਦਾ ਪਰ ਲੇਕਿਨ ਮਤਲਬ ਜਿਹੜੀ body ਮਤਲਬ fill ਕਰਦੇ ਹਾਂ ਮਤਲਬ ਪੂਰੀ body design ਬਣਾਦੇ ਹਾਂ ਉਹ ਅੱਛਾ ਲੱਗਦਾ ਏਹ ਮਤਲਬ body ਪਰ ਨਾ ਮਹੁਰੇ front front ਪਰ ਅੱਛੇ ਲੱਗੂਗੀ back ਪਰ ਨਹੀਂ ਅੱਛੀ ਹੈਨਾ ਨਹੀਂ back ਤੇ ਥੋੜੀ ਨਾ back ਨਹੀਂ ਅੱਛੀ ਲੱਗਦੀ ਹੈਗੀ ਪਰ front front ਅੱਛੀ ਲੱਗਦੀ ਬਹੁਤ front front front front

ਜ਼ੇ ਤੁਸੀਂ ਏਹ ਵੀ ਨਹੀਂ ਤਾਂ ਤੁਸੀਂ ਮਤਲਬ ਫਰੋਕ ਬਣਾਕੇ ਉਹਦੇ ਉਥੇ jacket ਪੈਂਦੀ ਏਹ

ਉਹ ਵੀ jacket ਦੇ ਸਿਰਫ਼ ਦੋ ਮੁਰਲੇ ਮੁਰਲੇ ਪੱਲੇ ਬੱਸ

jacket ਦੇ ਵੀ ਦੋ ਮੁਰਲੇ ਮੁਰਲੇ ਪੱਲੇ ਅੱਛੇ ਲੱਗਣ ਗਏ ਹਾਂਜੀ jacket ਦਾ ਮਤਲਬ ਨਾ ਮਤਲਬ ਪੂਰੀ ਵੀ ਸੋਹਣੀ ਲੱਗਦੀ ਏ ਮਤਲਬ ਪਿਛੋ ਵੀ ਕੱਢੀ ਹੋਵੇ ਤੇ ਮੁਹਰੇ ਵੀ ਕੱਢੀ ਹੋਵੇ ਮਤਲਬ ਸੋਹਣੀ ਲੱਗਦੀ ਏ ਕਿਉ ਸੂਟਾ ਤੇ ਪੇ ਜਾਂਦੀ ਏ jacket ਤਾਂ ਏਹ ਨਹੀਂ ਹੈ ਵੀ ਇੱਕਲੀ ਫਰੋਕ ਤੇ ਹੀ ਪਉਗੀ ਉਹ ਆਪਾ ਕੋਈ plane ਸੂਟ ਲਹਿੰਦੇ ਹਾਂ plane ਸੂਟ ਪਾਲੋ jacket ਨੂੰ ਤੇ ਬਹੁਤ ਅੱਛੀ ਲੱਗਦੀ ਏ ਹਾਂ plane ਸੂਟ ਤੇ ਵੀ ਆਂ ਜਾਣਗੇ ਜਿਵੇਂ ਮਤਲਬ ਕਿ ਅੱਜ ਕੱਲ trend ਉਹੀ ਏ ਕਿ jacket ਵਾਲੇ ਸੂਟ ਕਿਆ ਅੱਜ ਕੱਲ attach ਮਤਲਬ ਉੱਪਰ body ਜਿੰਨੀ ਕਿ ਮਤਲਬ ਕਿ ਉਹ ਛੋਟੀ ਸੀ body ਮਤਲਬ ਕਿ ਉਹ ਵੀ ਨਾਲ attach ਹੁੰਦੀ ਏ ਫਰੋਕ ਦੇ ਜਾਂ ਸੂਟਾ ਤੇ

ਆਪਾ ਆਪ ਵੀ ਪੂਰੀ ਕੱਢ ਸਕਦੇ ਹਾਂ

ਜਿਵੇਂ ਅੱਜ ਕੱਲ ਆਹ ਬਜਾਰਾ ਵਿੱਚ ਦੇਖਦੇ ਹਾਂ ਨਾ ਸੂਟ ਆਪਾ ਉਹੋ ਜਿਹੇ ਵੀ ਇੱਕਲੀ ਇੱਕਲੀ body ਕਢਾਈ ਕੱਢੀ ਵੀ ਹੁੰਦੀ ਏ

ਉਸ type ਵਿੱਚ ਕੁੱਝ ਹੋ ਜਾਵੇ ਮਤਲਬ ਫੁਲਕਾਰੀ ਦਾ ਨਾ ਮਤਲਬ ਫੁਲਕਾਰੀ ਦਾ ਏਹ ਹੈ ਨਾ traditional ਟਾਂਕਾ ਜਿਆਦਾ ਚੱਲਦਾ ਆਂ ਮਤਲਬ ਜਿਹੜਾ ਆਪਾ ਬਣਾਦੇ ਹਾਂ traditional ਟਾਂਕੇ ਵਿੱਚ ਬਣਾਉ ਉਹਨੂੰ traditional ਟਾਂਕਾ ਵੀ ਕਹਿ ਦਿੰਦੇ ਹਾਂ ਪੱਕੀ ਫੁਲਕਾਰੀ ਵੀ ਕਹਿ ਦਿੰਨੇ ਏ

ਪੱਕੀ ਫੁਲਕਾਰੀ ਦਾ ਮਤਲਬ ਬਹੁਤ ਵਧੀਆ ਆਂ ਕੱਚੀ ਫੁਲਕਾਰੀ ਦਾ ਏਹ ਨਾ ਕਿ ਆਪਾ ਸਿਰਫ਼ ਉਹਨੂੰ ਭਰਦੇ ਹਾਂ ਤੇ ਜਿਹੜੀ ਪੱਕੀ ਫੁਲਕਾਰੀ ਉਹਦਾ ਕੋਈ ਵੀ design ਤਿਆਰ ਕਰਲੋ ਆਪਾ

ਅੱਛੇ ਲੱਗਦੇ ਏ ਪੱਕੀ ਫੁਲਕਾਰੀ ਵਿੱਚ ਮਤਲਬ ਨਾ finishing ਵੀ ਜਿਆਦਾ ਆਦੀ ਏ ਮਤਲਬ ਅੱਛਾ ਬਹੁਤ ਲੱਗਦਾ ਏ ਮਤਲਬ ਕੱਚੀ ਫੁਲਕਾਰੀ ਦਾ ਏਹ ਹੈ ਨਾ ਕਿ ਆਪਾ ਜਾਂ ਤਾਂ ਫ਼ਿਰ ਇੱਕ ਚੰਬਾ ਬਣਦਾ ਉਹਨਾ ਦਾ ਕੱਚੀ ਫੁਲਕਾਰੀ ਵਿੱਚ ਇੱਕ ਪਰੋਠਾ ਏਹ ਹੈਨਾ ਮਤਲਬ ਏਹ ਚੀਜਾ ਬਣਦੀਆ ਨੇ ਜਿਆਦਾਤਰ ਮਤਲਬ ਉਹ ਨਹੀਂ ਬਣਦਾ ਜਿਆਦਾ ਉਹ ਮਤਲਬ ਆਦਾ ਨਹੀ ਹੈਗਾ

ਹਾਂਜੀ ਚਲੋ ਹੈ ਜ਼ੀ

ਹਾਂਜੀ ਵੀਰ ਕੀ ਹਾਲ ਹੈ

ਬੱਸ ਵਧੀਆ ਜੀ ਹੋਰ ਮੈਂ ਕਿਹਾ ਫੋਨ ਕਰਲੀਏ ਅੱਜ ਵੀਰ ਨੂੰ ਜਰੂਰ ਹਾਂਜੀ ਹਾਂ ਜਰੂਰ ਬਹੁਤ ਵਧੀਆ ਕਰਿਆ ਹੋਰ ਅੱਜ ਬੱਚਿਆਂ ਦੇ ਪੰਜਾਬੀ ਵਾਲੀ book ਦੇਖ ਰਿਹਾ ਸੀਗਾ

ਮੁਹਾਵਰੇ ਮਹੁਵਰੇ ਜਿਹੜੇ ਆਪਣੇ time ਹੁੰਦੇ ਸੀਗੇ ਨਾ

ਹਾਂ ਉਹ ਚੀਜ਼ਾਂ ਹੁਣ ਬੱਚਿਆਂ ਨੂੰ ਵੀ ਹੈਗੀ ਇੱਕ ਤਾਂ ਨਿਆਣੇ ਨੂੰ ਸਮਝ ਵੀ ਘੱਟ ਆਉਦੀ ਹੈ

ਠੀਕ ਹੈ ਹੁਣ ਕਈ ਚੀਜ਼ਾਂ ਉਹ ਚ ਮੁਹਾਵਰੇ ਇਹੀ ਜੀ ਸ਼ਬਦ ਪਾਏ ਹੋਏ ਹੈ ਜਿਹੜੇ ਹੁਣ use ਨਹੀ ਹੁੰਦੇ

ਆਪਣੇ time ਚ ਬਹੁਤ ਹੁਣ ਤਾਂ ਘੱਟ ਗਏ ਨੇ

ਹੁਣ ਤਾਂ ਦੋ ਤਿੰਨ ਹੁੰਦੇ ਨੇ ਬੱਸ ਹੋਰ ਸੁਨਾਓ ਮੈਨੂੰ ਤਾਂ ਇਹ ਸਮਝ ਨੀ ਆਂਦੀ ਇਹ ਮੁਹਾਵਰੇ ਜਿਹੜੀ ਰੀਤ ਹੈ ਕਿੱਥੋ ਚੱਲੀ ਹੈ ਕਿਹਨੇ ਸ਼ੁਰੂ ਕਰਿਆ ਇਹ ਰੀਤ ਇਹ ਹੈ ਸਕੂਲ ਵਾਲਿਆ ਨੇ ਕਹਿ ਤਾ ਵੀ ਪੜੋ ਪੱਲ ਵਿੱਚ ਪੜੀ ਜਾ ਰਹੇ ਹਾਂ

ਹੋਰ ਮਤਲਬ ਇਹ ਵੀ ਕੋਈ ਅਰਬੀ ਸ਼ਬਦ ਤਾ ਜੀ ਇਹ

ਹਾਂ ਉਹਦਾ ਮਤਲਬ ਤਾ ਅਭਿਆਸ ਕਰਨਾ ਅੱਛਾ ਜੀ

ਹਾਂ ਹਾਂ ਵੀ ਜਿਹੜੇ ਆਪਣੇ ਸ਼ਬਦ ਹੈ ਉਹਨਾ ਨੂੰ ਸਰਲ ਅਰਥਾਂ ਵਿੱਚ ਤੋਂ ਇਲਾਵਾ ਵੀ ਕੋਈ ਵਿਸ਼ੇਸ਼ ਅਰਥ ਪ੍ਰਗਟ ਜਿਵੇਂ ਕਰਦੇ ਹਾਂ ਨਾ

ਉਹ ਜਿਹੜੇ ਵਾਕਾਂ ਨੂੰ ਮਹਾਵਰੇ ਕਹਿੰਦੇ ਤੇ

ਵੀ ਸਿੱਧੇ ਅਰਥਾਂ ਨਾਲ ਕਿਸੇ ਵੱਖਰੇ ਉਦੇਸ਼ ਲਈ ਵਰਤੀ ਜਾਂਦੀ ਸੀ ਇਹ ਵਰਤੇ ਜਾਂਦੇ ਨੇ ਇਹ

ਇਹ ਮਤਲਬ ਕਹਿਣਾ ਵੀ ਛੋਟੀ ਕਲਾਸ ਤੇ ਸ਼ੁਰੂ ਹੋ ਜਾਂਦੇ ਹੈ ਅਖਾਣ ਹੋ ਗਏ ਮੁਹਾਵਰੇ ਹੋ ਗਏ

ਦੱਸਵੀ ਬਾਰਵੀ ਤੱਕ ਕਹਿੰਦੇ ਸਕੂਲਾਂ ਦੇ ਵਿੱਚ ਪੜਾਏ ਜਾਂਦੇ ਹੈ ਇਹ

ਲੈ ਇੱਕ ਨਾ ਛੋਟੇ ਵੱਡੇ ਹੁੰਦੇ ਰਹਿੰਦੇ ਨੇ

ਹਾਂਜੀ ਹਾਂ ਮੈਂ ਕਿਹਾ ਇਹ ਵੀ ਛੋਟੀ ਕਲਾਸਾਂ ਤੋਂ start ਹੋ ਕੇ ਦਸਵੀੰ ਬਾਰਵੀ ਤੱਕ ਚੱਲਦੇ ਰਹਿੰਦੇ ਨੇ

ਜਾਂ ਫੇਰ ਬਾਰਵੀ ਤੱਕਰ ਪੰਜਾਬੀ compulsory ਜਿਹੜਾ ਹੋਗਿਆ ਪੰਜਾਬੀ ਲਾਜ਼ਮੀ ਹੁੰਦਾ ਵਿਸ਼ਾ ਉਹਦੇ ਚ

BA ਚ English ਚ ਹੈਗੇ ਨੇ ਇਹ English ਦੇ ਵਿੱਚ ਤਾਂ ਹੁੰਦੇ ਨੇ ਅੱਛਾ ਜੀ ਹਾਂ English ਵਿੱਚ ਹੈਗੇ ਨੇ ਕੁੱਝ ਹੱਦ ਕਿਉਂਕਿ ਮੈਂ ਲਿਖੇ ਹੋਏ ਹੈ ਮੇਰੇ ਯਾਦ ਆਇਆ ਇਹ ਕਿਹੜੀ ਕਲਾਸ tenth ਚ ਵੀ ਆਏ ਤੇ ਮੈਨੂੰ ਲੱਗਦਾ

ਹਾਂ ਹਾਂ ਆਪਾਂ ਪੰਜਾਬੀ ਹਿੰਦੀ ਹਿੰਦੀ ਵਿੱਚ ਜਿਆਦਾ ਵਰਤੋ ਹੁੰਦੀ ਹੈ ਇਹਨਾ ਦੀ

ਜਿਵੇਂ ਤੁਸੀਂ ਦੇਖਿਆ ਹੀ ਹੋਣਾ ਵੀ ਜਿਵੇਂ ਨਾ ਉਸਤਾਦੀ ਕਰਨਾ

ਵਾਕ ਹੋ ਗਿਆ ਵੀ ਉਸਤਾਦੀ ਕਰਨਾ ਹੁਣ ਇਹਨੂੰ ਫ਼ੇਰ ਆਪਾਂ ਨੇ ਬਣਾਉਣਾ ਵੀ ਇਹਦਾ meaning ਕਿਆ ਤਾ ਉਸਤਾਦੀ ਕਰਨਾ ਦਾ

ਉਸਤਾਦੀ ਕਰਨਾ ਮਤਲਬ ਚਲਾਕੀ ਕਰਨਾ ਕਿਸੇ ਨਾਲ ਚਲਾਕੀ ਕਰਨਾ ਫ਼ੇਰ ਉਹਦਾ ਮੁਹਾਵਰਾ ਬਣਾਉਣਾ ਅੱਗੇ

ਹਾਂ ਹਾਂ

ਹਾਂ ਜਿਵੇਂ ਉਸਤਾਦੀ ਕਰਨਾ ਪਹਿਲਾਂ ਉਸਤਾਦੀ ਕਰਨਾ ਹੁੰਦਾ ਵੀ ਚਲਾਕੀ ਕਰਨਾ ਕਿਸੇ ਨਾਲ ਆਪਣਾ

ਇੱਕ ਬੜਾ ਮਸ਼ਹੂਰ ਹੋਇਆ ਤੁਸੀਂ ਸੁਣਿਆ ਹੋਣਾ ਹਰੇਕ ਸਾਲਾ ਅਕਲ ਬੜੀ ਜਾਂ ਬੈਂਸ

ਉਹ ਅਨਪੜ੍ਹਾ ਤੇ ਤਾਂ ਜਿਹੜੇ ਪੜ੍ਹੇ ਲਿਖੇ ਨਹੀਂ ਤੇ ਉਹਦੇ ਲਈ ਹੋਗਿਆ ਵੀ ਹਾਂ

ਮੈਨੂੰ ਤਾਂ ਕਾਲਾ ਅੱਖਰ ਮੱਝ ਬਰਾਬਰ ਏ ਮੈਨੂੰ ਤਾਂ ਬੱਸ

ਹਾਂ ਬੱਸ ਬੱਸ ਕਹਿੰਦਾ ਤੇਰੇ ਵਾਸਤੇ ਕਾਲਾ ਅੱਖਰ ਮੈਸ਼ ਬਰਾਬਰ ਹੈ ਜਿੰਨਾ ਮਰਜੀ ਤੇਰੇ ਮੁਹਰੇ ਤੈਨੂੰ ਕਈ ਜਾ ਤੈਨੂੰ ਕੁੱਝ ਸਮਝ ਤਾਂ ਕੁੱਝ ਲੱਗਣਾ ਨਹੀਂ ਹੈਗਾ

ਹਾਂ ਇੱਕ ਇਹ ਤਾ ਨਾ ਮੈਸ ਅੱਗੇ ਬੀਣ ਬਜਾਉਣੀ ਹਾਂ ਉਹ ਵੀ ਕਿਸੇ ਨੂੰ ਕੋਈ ਫਰਕ ਪੈਣਾ

ਜਿੰਨਾ ਮਰਜੀ ਫ਼ਰਕ ਨੀ ਦਿਮਾਗ਼ ਮਾਰਲੋ ਤੇਰੇ ਨਾਲ ਜਿੰਨਾ ਮਰਜੀ ਰੋਲਾ ਪਾਲੇ ਤੈਨੂੰ ਕੁੱਝ ਨੀ ਪਤਾ ਲੱਗਣਾ ਹਾਂ ਜਿਵੇਂ ਕਹਿਣਾ ਵੀ ਢੀਠ ਹੋਣਾ ਢੀਠ ਢੀਠ ਪਣਾ

ਸਹੀ ਗੱਲ ਹੈ ਜੀ ਇਸ ਤਰ੍ਹਾਂ ਦੇ ਬਹੁਤ ਹੁੰਦੇ ਸੀਗੇ ਇੱਕ ਉਹ ਹੋਗਿਆ ਵੀ ਉੱਗਲੀ ਕਰਨਾ ਹੁੰਦਾ ਤਾ ਉੱਗਲੀ ਕਰਨਾ

ਹਾਂਜੀ ਹਾਂਜੀ